ਮੈਂ ਨਾ ਉਹਦੇ ਬਾਰੇ bridal makeup ਬਾਰੇ ਪੁੱਛਣਾ ਏ

ਕੇ ਆਪਾਂ ਨੂੰ ਅਹ bleach facial ਵਗੇਰਾ ਕਰਾਣਾ ਜਰੂਰੀ ਹੁੰਦਾ ਏ bridal makeup ਚੋ

cleansing ਉਹ ਚ massage ਹੁੰਦੀ ਹੈਗੀ

bleach ਐਵੇ ਹੈ ਕੀ ਵਾਲ brown ਹੋ ਜਾਂਦੇ ਨੇ ਜੇ makeup ਕਰਦੇ ਹਾਂ ਵਾਲਾਂ ਦਾ ਜਿਆਦਾ ਪਤਾ ਨਹੀਂ ਲੱਗਦਾ ਹੈਗਾ

eyes makeup ਕਰਨ ਤੋ ਬਾਅਦ contrast ਜਿਵੇਂ ਵੀ ਆਪਣੀ dress ਹੁੰਦੀ ਆਂ ਉਵੇ ਦਾ eyes makeup ਕਰੋ ਉਹ ਤੋਂ ਬਾਅਦ liner ਲੱਗਦਾ ਏ

ਰੱਖਣ ਤੋਂ ਬਾਅਦ ਜਦੋਂ liner ਆਪਣਾ ਸੁਕਦਾ ਏ ਤਾਂ ਉਸ ਤੋਂ

ਉਹ ਲਗਾਨੇ ਏ mascara ਲਗਾਨੇ ਆਂ

ਤੇ ਉਹੀ ਏ ਬਾਅਦ ਵਿੱਚ ਲਗਾਣਾ ਪਹਿਲਾਂ liner ਫੇਰ

ਹਾਂਜੀ ਬੰਦ ਰੱਖਣੀਆਂ ਜੇ ਅੱਖਾ ਆਪਾਂ ਖੋਲਦੇ ਆਂ ਤੇ ਆਪਣੀ ਅੱਖ ਦੇ ਉੱਪਰ ਲੱਗ ਜਾਂਦਾ ਏ

ਨਹੀਂ ਫ਼ੇਰ ਦੀਦੀ ਇੱਕ ਹੋਰ ਮਤਲਬ ਕੀ ਜਿਵੇਂ ਹੁਣ night ਦਾ function ਏ ਤਾਂ ਆਪਾਂ ਨੂੰ ਕਿਵੇ ਦਾ

night ਦੇ function ਚ dark makeup ਹੁੰਦਾ ਏ

lights ਵਗੈਰਾ ਪੈਂਦੀਆਂ ਨੇ ਅੱਛਾ ਲੱਗਦਾ ਏ ਤੇ light makeup ਇੰਨਾ perfect ਜਾ ਨਹੀਂ ਹੁੰਦਾ dark ਹੀ ਕਰਨਾ ਚਾਹੀਦਾ ਏ night ਚ ਫ਼ੇਰ ਉਹਦੇ ਚ bleach ਵਗੈਰਾ cleansing ਵਗੈਰਾ ਜਰੂਰੀ ਆ ਹਾਂਜੀ ਕਰ ਸਕਦੇ ਹਾਂ ਜੇ ਆਪਾਂ ਨੂੰ ਜਰੂਰਤ ਏ ਪਈ ਕਰਾਦੇ ਵੀ ਨਹੀਂ ਹੈ but ਜਿਹੜਾ ਕਰਾਦਾ ਏ ਕਰਾਦਾ ਏ tanning remove ਹੋ ਜਾਂਦੀ ਏ ਪਰ ਉਹਦਾ ਦਾ ਸਹੀਂ effect day ਚ ਹੀ ਪੈਂਦਾ ਏ

makeup ਤਾਂ ਕਰਾ ਲੈਂਣੇ ਹਾਂ ਹੈਨਾ ਆਪਣੇਂ ਦਾਣੇ ਵੀ ਮਤਲਬ ਕੀ ਨਿੱਕਲ ਜਾਂਦੇ ਏ ਫ਼ੇਰ ਉਹਦੋ ਕੋਈ side effect ਤਾਂ ਨਹੀਂ ਹੈਗਾ ਨਹੀਂ ਨਹੀਂ ਉਹਦਾ ਕੋਈ makeup ਵਧੀਆ ਹੋਣਾ ਚਾਹੀਦਾ water proof ਹੋਣਾ ਚਾਹੀਦਾ ਘੱਟੀਆਂ ਨਹੀਂ use ਕਰਨਾ ਚਾਹੀਦਾ ਜੇ ਆਪਾਂ

ਮੈਂ ਦੀਦੀ ਤੇ ਵਿਆਹ ਤੇ ਕਰਾਇਆ ਸੀਗਾ ਮੇਰੇ ਵੀ ਦਾਣੇ ਨਿੱਕਲ ਗਏ ਸੀ face ਤੇ

use ਕਰੋ ਸਮਾਨ ਕੋਈ effect ਨਹੀਂ ਏ

ਜਦੋਂ expire date ਹੋਵੇ ਜਾਂ ਆਪਾਂ ਕਦੀਂ makeup ਕਰਦੇ ਵੀ ਨਹੀਂ ਕਈਆਂ ਦੀ skin ਥੋੜੀ ਜੀ sensitive ਹੁੰਦੀ ਹੈਗੀ

ਤੇ ਜਿਹੜਾ day ਚ function ਹੋਵੇ ਫ਼ੇਰ ਉਹਦੇ ਲਈ makeup ਕਿਵੇਂ ਦਾ ਹੋਣਾ ਚਾਹੀਦਾ ਏ day function ਚ makeup lite ਹੁੰਦਾ ਏ

heavy ਹਾਂ ਜਿਆਦਾ dark or ਜਿਆਦਾ ਭੜਕੀਲਾਂ makeup ਕਰਨ ਦੀ ਦੂਜਿਆਂ ਨੂੰ ਵੀ ਅੱਛਾ ਨਹੀਂ ਲੱਗਦਾ ਮਤਲਬ ਕੇ

light ਵੀ ਨਹੀਂ ਮਤਲਬ ਕੇ ਸਭ ਨੂੰ clear show ਹੁੰਦਾ ਏ ਉਹ ਚ dark ਵੀ ਨਾ ਕਰੋ ਜਿਆਦਾ ਥੋੜਾ ਉਹੀ ਰੱਖੋ

makeup ਕਰੋ ਵੀ ਬਾਅਦ ਚ dull ਵੀ ਨਾ ਹੋਵੇ ਤੇ ਕਿਸੇ ਨੂੰ ਵੀ ਐਵੇ ਦਸ ਪੰਦਰਾਂ ਮਿੰਟ ਲਈ ਵਧੀਆ ਲੱਗੇ ਬਾਅਦ ਚ dull makeup ਹੋ ਜਵੇ ਵੀ ਵਧੀਆ ਵੀ ਨਾ ਲੱਗੇ ਹਾਂ ਵੀ ਮਤਲਬ ਕੀ ਹੋਰ ਅੱਛਾ ਹੋਣਾ ਚਾਹੀਦਾ ਏ ਠੀਕ ਠੀਕ ਵਧੀਆ ਲੱਗਣਾ ਚਾਹੀਦਾ ਏ ਦੂਜੇ ਨੂੰ

ਨਹੀਂ night ਚ ਇੰਨਾ ਪਤਾ ਨਹੀਂ ਲੱਗਦਾ ਹੈਗਾ

ਤੇ ਦੀਦੀ ਇੱਕ ਹੋਰ ਮਤਲਬ ਕੀ ਜਿਵੇਂ ਹੁਣ ਬਾਰ ਬਾਰ ਲੋਕੀਂ ਥੋੜੇ ਦਿਨਾ ਬਾਅਦ makeup ਕਰਾ ਲੈਂਣੇ ਏ ਥੋੜੇ ਦਿਨ ਹੋਗੇ ਏ ਫ਼ੇਰ makeup ਕਰਾ ਲਿਆ ਫ਼ੇਰ ਉਹਦਾ ਤਾਂ ਨਹੀਂ side effect ਹੁੰਦਾ

normal ਕਰਾ ਸਕਦੇ ਹਾਂ ਕੇ ਉਹਦਾ ਕੋਈ side effect ਨਹੀਂ ਕੇ ਆਪਾਂ ਕਿਸੇ ਦੇ ਕੋਲ ਵੀ ਕਰਾਨੇ ਆਂ ਪਰ ਜਿਹੜੀ ਆਪਾਂ bleach ਕਹਿਣੇ ਹਾਂ bleach ਪਰ ਉਹ ਹੁੰਦੀ ਏ ਵੀ one month ਬਾਅਦ ਹੀ ਹੁੰਦੀ ਏ bleach

facial ਵੀ ਆਪਾਂ ਇੰਨੇ time ਬਾਅਦ use ਕਰ ਸਕਦੇ ਹਾਂ ਹੈਗੇ ਮਤਲਬ ਕੀ ਜੇ ਜਰੂਰਤ ਹੈ ਤਾਂ

ਤੇ ਮੈਂ ਉਹ threading ਵਗੈਰਾ ਬਾਰੇ ਪੁੱਛਣਾ ਸੀਗਾ ਜਿਵੇਂ ਹੁਣ normal ਆਪਾਂ threading ਕਰਾਨੇ ਆਂ ਹੁਣ ਕਈਆਂ ਕੱਟ ਵਗੈਰਾ ਲੱਗ ਜਾਂਦਾ ਕਈਆਂ ਦੀ infection ਹੋ ਜਾਂਦੀ ਏ ਫ਼ੇਰ ਉਹ ਕਾਹਦੇ ਵਾਸਤੇ ਹੁੰਦੀ ਏ normal ਕੱਟ ਲੱਗ ਜਾਂਦਾ ਏ infection ਵੀ ਹੋ ਜਾਂਦੀ ਏ ਕਦੇਂ ਕਦੇਂ ਖਰਾਸ਼ ਵੀ ਬਹੁਤ ਹੋਣ ਲੱਗ ਜਾਂਦੀ ਏ ਆਪਾਂ ਨੂੰ ਹਮ ਕਈ threading ਕਰਾਂਦੇ ਨਹੀਂ ਜਿਹੜੇ ਪਹਿਲੀ ਵਾਰ ਕਰਵਾਣ ਉਹਨਾ ਤੇ ਤਾਂ ਪਤਾ ਲੱਗਦਾ ਜੇ ਕੱਟ ਲੱਗ ਵੀ ਜਾਂਦਾ ਏ ਕਈਆਂ ਦੀ skin sensitive ਹੁੰਦੀ ਆ

ਜੇ ਕੱਟ ਲੱਗ ਵੀ ਗਿਆ ਤਾਂ ਉਹਦੇ ਜੇ ਆਪਾਂ ਕੋਈ ਵੀ makeup ਕਰਾਦੇ ਹਾਂ ਉਹਦੇ ਵਿੱਚ ਕੱਟ ਲੁੱਕ ਜਾਂਦਾ ਏ ਅੱਛਾ makeup ਚ ਲੁੱਕ ਲੁੱਕ ਜਾਂਦਾ ਏ ਉਹ ਦਿੱਖਦਾ ਨੀ

ਹਾਂ makeup ਚ ਇਹਨਾ ਦਿਖਦਾ but ਜ਼ੇ ਆਪਾਂ simple ਰਹਿੰਨੇ ਹਾਂ ਘੱਟ ਦਿਖਾਈ ਵੀ ਦਿੰਦਾ ਏ

tight ਕਰਕੇ ਜ਼ੇ threading ਕਰਾਨੇ ਹਾਂ ਤਾਂ ਕੱਟ ਕਦੇਂ ਨਹੀਂ ਲੱਗੂਗਾ

ਹੁਣ ਕਈ ਆਪਾਂ lips ਵੀ ਕਰਾ ਲੈਣੇ ਹਾਂ ਕਦੇਂ ਕਰਾਣੇ ਜਰੂਰੀ ਹੁਣੇ ਏ makeup ਵਗੇਰਾ ਜਿਵੇਂ ਆਪਾਂ wedding ਵਗੈਰਾ ਤੇ ਜਾਣਾ ਨਹੀਂ ਵੈਸੇ ਜਰੂਰੀ ਨਹੀਂ ਹੈਗਾ makeup ਚ ਵੀ upper lips ਵੀ ਲਕੋਏ ਜਾਂ ਸਕਦੇ ਹੈ ਪਰ ਜ਼ੇ ਆਪਾਂ ਕਰਾਨਾ ਚਾਹੁੰਦੇ ਹਾਂ otherwise ਮੋਟੇ ਲੋਕ ਕਰਾਦੇ ਏ ਅੱਜਕਲ

ਵਿੱਚ show ਨਾ ਹੋਵੇ ਪਰ makeup ਐਵੇ ਦੀ ਚੀਜ਼ ਹੈਗੀ ਹਰ ਇੱਕ ਚੀਜ ਛੁਪਾਹ ਲੈਂਦੀ ਏ face ਤੇ

ਹਾਂਜੀ ਹਾਂ makeup ਦੇ ਹਰ ਇੱਕ ਚੀਜ਼ ਲੁੱਕ ਜਾਂਦੀ ਏ

ਨਹੀਂ normal ਹੁੰਦਾ ਏ ਐਨਾਂ show ਵੀ ਨਹੀਂ ਹੁੰਦਾ ਅੱਛਾ normal ਏ ਰਹਿੰਦਾ

ਆਪਾਂ ਦੀਦੀ skin ਵਗੈਰਾ ਤੇ ਆਪਾਂ makeup ਕਰਦੇ ਹਾਂ ਤਾਂ ਆਪਾਂ ਕਹਿਣੇ ਆਂ ਆਪਣਾ neck ਵੀ ਉਵੇ ਦਾ ਦਿਖਣਾ ਚਾਹੀਦਾ ਜਿਵੇ ਆਪਣੇਂ skin ਤੇ makeup ਹੋਇਆ ਤਾਂ ਆਪਾਂ ਜਿਵੇਂ ਹੁਣ bridal

ਨਹੀਂ neck ਤੋ front neck same ਜਿਵੇਂ face ਏ ਉਵੇਂ ਦਾ ਹੋ ਜਾਂਦਾ ਏ

ਨਹੀਂ ਮੈਂ ਜਦ ਗਈ ਸੀ ਜਦ ਮੈਂ ਦੇਖਿਆ ਏ ਕੀ ਜਿਵੇਂ ਉਹ face ਤੇ makeup ਕਰ ਰਹੇ ਸੀਗੇ ਉਹ ਵੇ ਉਹ neck ਤੇ ਵੀ ਕਰ ਰਹੇ ਸੀਗੇ ਕਿਉਂਕਿ ਥੋੜਾ ਜਾ

ਕਰਕੇ ਰਹੇ ਸੀ ਵੀ ਅਗਰ ਅਸੀਂ ਨਹੀਂ ਕਰਾਂਗੇ ਤਾਂ ਬੜਾ awkward ਜਾ ਲੱਗੂਗਾ ਅੱਛਾ ਨਹੀਂ ਲੱਗੂਗਾ

ਹਾਂ ਦੋਨਾਂ ਪਾਸੇ ਨੂੰ ਹੁੰਦਾ ਏ face ਤੇ ਹੋਏਗਾ neck ਤੇ ਵੀ ਉਹ ਬਰਾਬਰ ਹੀ ਰੱਖਦੇ ਏ ਕਿਉਂਕਿ ਫ਼ਰਕ ਪਾ ਪਵੇ ਅਗਰ face ਤੇ makeup ਹੋਏਗਾ neck ਤੇ ਨਹੀਂ ਹੋਏਗਾ ਕਾਫ਼ੀ out ਲੱਗੂਗਾ ਕਹਿਣਗੇ neck black ਨਜ਼ਰ ਆ ਰਹੀ ਏ ਤੇ face ਇੰਨਾ white ਨਜ਼ਰ ਆ ਰਿਹਾ

ਨਾਲੇ ਏ ਵੀ ਪੁੱਛਣਾ ਸੀਗਾ ਮੈਂ ਦੀਦੀ ਵੀ ਜਿਵੇਂ ਹੁਣ ਰਾਤ ਨੂੰ ਮੇਰੇ ਨਾ skin ਠੰਡ ਦੇ ਵਿੱਚ ਬੜੀ ਰੁੱਖੀ ਰੁੱਖੀ ਲੱਗਦੀ ਏ ਮਤਲਬ ਕੀ ਮੈਨੂੰ ਐਵੇ ਜਦੋਂ ਸੂਰਜ ਦੀਆਂ ਕਿਰਨਾ ਪੈਂਦੀਆਂ ਨੇ ਉਹ skin ਇੱਝ ਲੱਗਦਾ ਕੀ ਇੰਨਾ ਸਾਰਾ ਚੁੱਬ ਰਿਹਾ

dry ਹੁੰਦੀ ਏ ਨਾ skin

ਨੇ ਹਾਂ dry ਹੁੰਦੀ ਹੈਗੀ ਏ ਇਹ ਸਰਦੀਆਂ ਵਿੱਚ ਹੀ ਹੁੰਦੀ ਹੈਗੀ ਏ ਗਰਮੀਆਂ ਵਿੱਚ ਨਹੀਂ ਹੁੰਦੀ ਹੈਗੀ ਸਰਦੀਆਂ ਚ cold cream ਦੀ massage ਕਰਕੇ ਸੋ ਜੋ ਕੋਈ ਚੱਕਰ ਨਹੀਂ ਉੱਤਾਰਨ ਦੀ ਵੀ ਲੋੜ ਨਹੀਂ cold cream ਦੀ massage ਕਰੋ ਕੋਈ ਵੀ cold cream ਆਵੇਂ

ਪੰਜ ਤੋਂ ਸੱਤ minute

face ਦੀ massage ਕਰੋ cold cream ਨਾਲ ਉਹਨੂੰ ਜਦ ਤੱਕ observe ਨਹੀਂ ਹੁੰਦਾ face ਵਿੱਚ ਉਹਨੂੰ massage ਕਰੀ ਜਾਵੋ

ਪਹਿਲਾਂ cold cream ਨਾਲ massage ਮਸੁਜ ਸ਼ੁਰੂ ਕਰੋ ਤੇ ਉਹਦੇ ਚ ਜ਼ੇ ਆਪਾਂ ਲੱਗਦਾ ਵੀ ਆਪਣਾ ਉਹ ਹੋ ਰਿਹਾ ਘੱਟ ਰਹੀ ਏ ਥੋੜੀ cold cream ਹੋਰ ਲੈਲੋ cold cream ਨਹੀਂ ਗੁਲਾਬ gel ਦੀਆਂ ਦੋ ਤਿੰਨ ਬੂੰਦਾ ਪਾਹੋ ਹੱਥ ਤੇ ਫ਼ੇਰ massage start ਕਰਦੋ

ਉਹਦੇ ਲਈ ਗਰਮੀ ਚ ਤਾਂ ਜਰੂਰਤ ਵੀ ਨਹੀਂ ਹੈ ਵੈਸੇ ਅੱਛਾ ਫੇਰ ਹੋਰ ਮੈਨੂੰ ਉੱਝ ਵੀ ਕੋਣ

normal cold cream ਤਾਂ ਵੈਸੇ ਲੱਗਦੀ ਦੀ ਵੀ ਨਹੀਂ ਹੋਰ

ਚ ਹਾਂ ਬਹੁਤ ਸਾਰੀਆਂ chocolate ਦਾ cream ਆਂਦੀ ਏ lotion ਵਗੈਰਾ ਆਂਦੇ ਨੇ ਉਹ use ਕਰਿਆ ਕਰੋ

ਹਾਂ ਪਸੀਨਾਂ ਆਣ ਲੱਗ ਜਾਂਦਾ ਏ lotion ਵੀ ਆਂਦੇ ਏ lotion ਸਭ ਤੋ ਵਧੀਆ ਉਹ ਲਗਾਇਆ ਕਰੋ

ਹਮ ਕਿਉਂਕਿ cold cream ਨਾਲ ਗਰਮੀ ਆਂਦੀ ਏ ਗਰਮੀਂਆਂ ਚ

cream ਵਗੈਰਾ ਆਪਾਂ ਪੂਰੀ body ਤੇ ਵੀ apply ਕਰ ਸਕਦੇ ਹਾਂ

ਨਹੀਂ ਕੋਈ side effect ਨਹੀਂ ਇਹਦਾ ਇਹ ਤਾਂ best ਏ